ਤੇ ਚਾਰ ਤਿੰਨ ਵੈਨਸ ਖੜੀਆਂ ਆ। ਤਿੰਨਾਂ ਦਾ ਜਿਹੜਾ ਕਲਰ ਆ ਉਹ ਵਾਈਟ ਆ।

ਬਲੈਕ ਕਲਰ ਦੀ ਯੂਨੀਫਾਰਮ ਪਾਈ ਹ ਜਿਹਦੇ ਵਿੱਚ ਸ਼ਰਟ ਆ ਵਾਈਟ ਕਲਰ ਦੀਆਂ ਆ।

ਸਟ੍ਰਾਬੇਰੀ ਫਲੇਵਰ ਦੇ ਵਿੱਚ ਪਾਸਟ੍ਰਿਸ ਪਈਆਂ ਆ ਵਾਈਟ ਕਲਰ ਦੇ ਵਿੱਚ ਚੋਕਲੇਟ ਫਲੇਵਰ ਵਿੱਚ--

ਫਲਾਵਰਸ ਲੱਗੇ ਹੋਏ ਆ ਤੇ ਨਿਸ਼ਾਨ ਸਾਹਿਬ ਆ ਸਾਹਮਣੇ ਇੱਕ ਹੋਲ ਬਣਿਆ ਹੋਇਆ ਵਾ ਇੱਕ ਗੱਡੀ ਖੜੀ --

ਇੱਕ ਸਮੁੰਦਰ ਆ ਸਮੁੰਦਰ ਦੇ ਵਿੱਚ ਇੱਕ ਸ਼ਿਪ ਖੜੀ ਆ।

ਉਹ ਸਾਹਮਣੇ ਜਿਹੜਾ ਆ ਉਹ ਸੂਰਜ ਚੜਦਾ ਪਿਆ ਵਾ ਸੂਰਜ ਦੀਆਂ ਕਿਰਨਾਂ ਆ ਸਮੁੰਦਰ ਦੇ ਵਿੱਚ ਪੈਂਦੀਆਂ ਪਈਆਂ।

ਬੈਰੀ ਬੈਰੀਗੇਟਸ ਲੱਗੇ ਹੋਏ ਆ ਯੈਲੋ ਕਲਰ ਦੇ ਵਿੱਚ ਬਲੂ ਕਲਰ ਦੇ ਵਿੱਚ ਪੱਥਰਾਂ ਦੇ ਨਾਲ ਇੱਕ ਗੋਲ ਇਮਾਰਤ ਬਣੀ ਆ।

ਇੱਕ ਕਲਰ ਇੱਕ ਬਲੈਕ ਕਲਰ ਦੀ ਕਾਰ ਆ ਇੱਕ ਹੋਰ ਟੈਂਪੂ ਖੜਾ ਹੋਇਆ ਏ ਆ ਵਾਈਟ ਕਲਰ ਦੇ।

ਇਹਦਾ ਨੰਬਰ ਹੈਗਾ ਯੂ_ਪੀ ਸਿਕਸ ਫਾਈਵ ਵੀ_ਪੀ ਸੇਵਨ ਥ੍ਰੀ ਨਾਇਨ ਥ੍ਰੀ ਬਲੈਕ ਕਲਰ ਦੀ ਕਾਰ ਆ।

ਇਹ ਕੋਈ ਘਰ ਆ ਜੀਹਦਾ ਕਲਰ ਬਿਲਕੁਲ ਲਾਈਟ ਜਿਹਾ ਆ ਲਾਈਟ ਕਰੀਮ ਕਲਰ ਆ। ਰੈਡ ਕਲਰ ਦੇ ਉੱਪਰ ਡਿਜਾਇਨਿੰਗ ਹੋਈ ਆ।

ਬੋਥਟੱਬ ਤੇ ਪਾਇਆ ਇੱਕ ਬੱਚਾ ਯਾ ਇੱਕ ਲੇਡੀ ਆ ਔਹ ਸਲਾਈ ਦਰਜ਼ ਤੋਂ ਨੀਚੇ ਔਂਦੇ ਪਏ ਹਾਂ ਵਾਟਰ ਪਾਰਕ ਦੇ ਵਿ--